ਜਾਵਾ ਵਿੱਚ ਆਈਐਫ ਏਲਸੇ ਕੰਸਟ੍ਰਕਟਸ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ ਕੰਡੀਸ਼ਨਲ ਸਟੇਟਮੇਂਟਸ ਦੇ ਬਾਰੇ ਕੰਡੀਸ਼ਨਲ ਸਟੇਟਮੇਂਟਸ ਦੀਆਂ ਕਿਸਮਾਂ ਅਤੇ ਜਾਵਾ ਪ੍ਰੋਗਰਾਮਾਂ ਵਿੱਚ ਕੰਡੀਸ਼ਨਲ ਸਟੇਟਮੇਂਟਸ ਦਾ ਪ੍ਰਯੋਗ ਕਰਨ ਬਾਰੇ ਇਸ ਟਿਊਟੋਰਿਅਲ ਲਈ ਅਸੀ ਪ੍ਰਯੋਗ ਕਰਾਂਗੇ ਉਬੁੰਟੂ v 11 10 ਜੇਡੀਕੇ 1 6 ਅਤੇ ਇਕਲਿਪਸ 3 7 0 ਇਸ ਟਿਊਟੋਰਿਅਲ ਨੂੰ ਸਮਝਣ ਦੇ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਜਾਵਾ ਵਿੱਚ ਅਰਿਥਮੇਟਿਕ ਰਿਲੇਸ਼ਨਲ ਅਤੇ ਲਾਜਿਕਲ ਆਪਰੇਟਰਸ ਦਾ ਜੇਕਰ ਅਜਿਹਾ ਨਹੀਂ ਤਾਂ ਉਚਿਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਦੱਸੀ ਗਈ ਵੇਬਸਾਈਟ ਉੱਤੇ ਜਾਓ
ਕੰਡੀਸ਼ਨਲ ਸਟੇਟਮੇਂਟਸ ਤੁਹਾਨੂੰ ਆਪਣੇ ਕੋਡ ਵਿੱਚ ਵੱਖ ਵਖ ਫੈਸਲੈ ਲੈਣ ਲਈ ਵਖ ਵਖ ਕਮ ਕਰਨੇ ਪੈਂਦੇ ਹਨ
ਅਜਿਹੀ ਹਲਾਤਾਂ ਵਿੱਚ ਤੁਸੀ ਕੰਡੀਸ਼ਨਲ ਸਟੇਟਮੇਂਟਸ ਦਾ ਪ੍ਰਯੋਗ ਕਰ ਸੱਕਦੇ ਹੋ
ਕੰਡੀਸ਼ਨਲ ਸਟੇਟਮੇਂਟ ਇੱਕ ਪ੍ਰੋਗਰਾਮ ਦੇ ਚੱਲਨ ਦੇ ਪਰਵਾਹ ਨੂੰ ਕੰਟ੍ਰੋਲ ਕਰਨ ਵਿੱਚ ਮਦਦ ਕਰਦਾ ਹੈ
ਜਾਵਾ ਵਿੱਚ ਸਾਡੇ ਕੋਲ ਇਹ ਕੰਡੀਸ਼ਨਲ ਸਟੇਟਮੇਂਟਸ ਹਨ ਆਈਐਫ ਸਟੇਟਮੇਂਟ160 ਆਈਐਫ ਏਲਸੇ ਸਟੇਟਮੇਂਟ160 ਆਈਐਫ ਏਲਸੇ ਆਈਐਫ ਸਟੇਟਮੇਂਟ160 ਨੈਸਟਡ ਆਈਐਫ ਸਟੇਟਮੇਂਟ ਸਵਿਚ ਸਟੇਟਮੇਂਟ ਇਸ ਟਿਊਟੋਰਿਅਲ ਵਿੱਚ ਅਸੀ ਆਈਐਫ ਆਈਐਫ ਏਲਸੇ ਅਤੇ ਆਈਐਫ ਏਲਸੇ ਆਈਐਫ ਸਟੇਟਮੇਂਟਸ ਦੇ ਬਾਰੇ ਵਿਸਤਾਰਪੂਰਵਕ ਸਿਖਾਂਗੇ
ਆਈਐਫ ਸਟੇਟਮੇਂਟ160 ਇੱਕ ਕੰਡੀਸ਼ਨ ਉੱਤੇ ਆਧਾਰਿਤ ਸਟੇਟਮੇਂਟਸ ਦੇ ਬਲਾਕ ਨੂੰ ਚਲਾਉਣ ਲਈ ਪ੍ਰਯੋਗ ਕੀਤੇ ਜਾਂਦੇ ਹਨ
ਇਸ ਨੂੰ ਸਿੰਗਲ ਕੰਡੀਸ਼ਨਲ ਸਟੇਟਮੇਂਟ ਕਹਿੰਦੇ ਹਨ
ਆਈਐਫ ਸਟੇਟਮੇਂਟ ਲਈ ਸਿੰਟੈਕਸ160 ਆਈਐਫ ਸਟੇਟਮੇਂਟ ਵਿੱਚ ਜੇਕਰ ਕੰਡੀਸ਼ਨ ਟਰੂ ਹੈ ਤਾਂ ਬਲਾਕ ਚਲਦਾ ਹੈ
ਜੇਕਰ ਕੰਡੀਸ਼ਨ ਫਾਲਸ ਹੁੰਦੀ ਹੈ ਤਾਂ ਬਲਾਕ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਇਸਨੂੰ ਚਲਾਇਆ ਨਹੀ ਜਾਂਦਾ
ਹੁਣ ਇਹ ਸੱਮਝਣ ਲਈ ਇੱਕ ਉਦਾਹਰਣ ਵੇਖਦੇ ਹਾਂ ਕਿ ਆਈਐਫ ਸਟੇਟਮੇਂਟ ਦੀ ਵਰਤੋ ਕਿਵੇਂ ਕੀਤੀ ਜਾ ਸਕਦਾ ਹੈ
ਸੋ ਹੁਣ ਇਕਲਿਪਸ ਉੱਤੇ ਜਾਓ
ਅਸੀ ਇੱਕ ਪ੍ਰੋਗਰਾਮ ਲਿਖਾਂਗੇ ਇਹ ਪਤਾ ਕਰਨ ਲਈ ਕਿ ਕੀ ਇੱਕ ਪਰਸਨ ਮਾਇਨਰ ਹੈ
ਮੈਂ ਪਹਿਲਾਂ ਹੀ ਇੱਕ ਕਲਾਸ ਪਰਸਨ ਬਣਾ ਲਿਆ ਹੈ ਹੁਣ ਮੇਨ ਮੇਥਡ ਵਿੱਚ ਇੰਟ ਪ੍ਰਕਾਰ ਦਾ ਇੱਕ ਵੇਰਿਏਬਲ ਏਜ ਘੋਸ਼ਿਤ ਕਰਦੇ ਹਾਂ
ਸੋ ਮੇਨ ਮੇਥਡ ਵਿੱਚ ਟਾਈਪ ਕਰੋ ਇੰਟ ਏਜੀਈ ਆਈਐਸ ਇਕੁਅਲ ਟੋ 20 ਸੇਮੀਕੋਲਨ
ਹੁਣ ਅਸੀ ਹੇਠਾਂ ਦਿੱਤੇ ਦੇ ਸਮਾਨ ਇੱਕ ਆਈਐਫ ਸਟੇਟਮੇਂਟ ਲਿਖਾਂਗੇ ਅਗਲੀ ਲਕੀਰ ਆਈਐਫ ਬਰੈਕੇਟਸ ਦੇ ਅੰਦਰ ਏਜੀਈ ਲਟ 21 ਓਪਨ ਕਰਲੀ ਬਰੈਕੇਟਸ
ਏੰਟਰ ਦਬਾਓ ਇੱਥੇ ਅਸੀ ਜਾਂਚ ਕਰ ਰਹੇ ਹਾਂ ਕਿ ਕੀ ਏਜ 21 ਤੋਂ ਘੱਟ ਹੈ
ਜੋ ਵੀ ਬਰੈਕੇਟਸ ਦੇ ਅੰਦਰ ਹੈ ਆਈਐਫ ਬਲਾਕ ਨਾਲ ਸਬੰਧਤ ਹੈ
ਸੋ ਬਰੈਕੇਟਸ ਦੇ ਅੰਦਰ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਦੇ ਅੰਦਰ ਥੇ ਪਰਸਨ ਆਈਐਸ ਮਾਈਨਰ ਸੇਮੀਕੋਲਨ ਇੱਥੇ ਜੇਕਰ ਏਜੀਈ 21 ਤੋਂ ਘੱਟ ਹੈ ਤਾਂ ਥੇ ਪਰਸਨ ਆਈਐਸ ਮਾਈਨਰ ਦਿਖਾਇਆ ਹੋਇਆ ਹੋਵੇਗਾ
ਸੋ ਫਾਇਲ ਨੂੰ ਸੇਵ ਅਤੇ ਰਨ ਕਰੋ
ਸਾਨੂੰ ਇਹ ਆਉਟਪੁਟ ਪ੍ਰਾਪਤ ਹੁੰਦਾ ਹੈ
ਦ ਪਰਸਨ ਇਜ ਮਾਇਨਰ
ਇਸ ਹਾਲਤ ਵਿੱਚ ਵਿਅਕਤੀ ਦੀ ਏਜ 20 ਹੈ ਜੋ 21 ਤੋਂ ਘੱਟ ਹੈ
ਇਹ ਸਾਨੂੰ ਆਉਟਪੁਟ ਪ੍ਰਾਪਤ ਹੁੰਦਾ ਹੈ ਥੇ ਪਰਸਨ ਆਈਐਸ ਮਾਈਨਰ ਹੁਣ ਅਸੀ ਆਈਐਫ ਏਲਸੇ ਸਟੇਟਮੇਂਟ ਦੇ ਬਾਰੇ ਵਿੱਚ ਸਿਖਾਂਗੇ
ਆਈਐਫ ਏਲਸੇ ਸਟੇਟਮੇਂਟ ਦਾ ਪ੍ਰਯੋਗ ਵਿਕਲਪਿਕ ਸਟੇਟਮੇਂਟਸ ਨੂੰ ਚਲਾਉਣ ਲਈ ਕੀਤਾ ਜਾਂਦਾ ਹੈ
ਇਹ ਸਿੰਗਲ ਕੰਡੀਸ਼ਨ ਉੱਤੇ ਆਧਾਰਿਤ ਹੁੰਦੇ ਹਨ
IfElse ਸਟੇਟਮੇਂਟ ਲਿਖਣ ਲਈ ਸਿੰਟੈਕਸ ਉੱਤੇ ਵੇਖੋ
ਜੇਕਰ ਕੰਡੀਸ਼ਨ ਟਰੂ ਹੈ ਤਾਂ ਸਟੇਟਮੇਂਟ ਜਾਂ ਕੋਡ ਦਾ ਬਲਾਕ ਚਲ ਜਾਂਦਾ ਹੈ ਨਹੀਂ ਤਾਂ ਇਹ ਦੂੱਜੇ ਸਟੇਟਮੇਂਟ ਜਾਂ ਕੋਡ ਦੇ ਬਲਾਕ ਨੂੰ ਚਲਾਉਂਦਾ ਹੈ
ਹੁਣ ਅਸੀ ਵੇਖਾਂਗੇ ਕਿ Ifelse ਸਟੇਟਮੇਂਟ160 ਨੂੰ ਇੱਕ ਪ੍ਰੋਗਰਾਮ ਵਿੱਚ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ
ਸੋ ਹੁਣ ਇਕਲਿਪਸ ਉੱਤੇ ਜਾਓ
ਹੁਣ ਅਸੀ ਇਹ ਪਹਿਚਾਣ ਕਰਨ ਲਈ ਇੱਕ ਪ੍ਰੋਗਰਾਮ ਲਿਖਾਂਗੇ ਕਿ ਥੇ ਪਰਸਨ ਆਈਐਸ ਮਾਈਨਰ ਓਰ ਮਜੋਰ ਸੋ ਮੇਨ ਮੇਥਡ ਦੇ ਅੰਦਰ ਟਾਈਪ ਕਰੋ160 ਇੰਟ ਏਜ ਆਈਐਸ ਇਕੁਅਲ ਟੋ 25 ਫਿਰ ਆਈਐਫ ਬਰੈਕੇਟ ਦੇ ਅੰਦਰ ਏਜੀਈ ਇਜ ਗਰੇਟਰ ਦੇਨ 21 ਕਰਲੀ ਬਰੈਕੇਟਸ ਦੇ ਅੰਦਰ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟ ਦੇ ਅੰਦਰ ਥੇ ਪਰਸਨ ਆਈਐਸ ਮਜੋਰ ਫਿਰ ਟਾਈਪ ਕਰੋ ਅਗਲੀ ਲਾਈਨ ਏਲਸੇ ਕਰਲੀ ਬਰੈਕੇਟਸ ਦੇ ਅੰਦਰ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਦੇ ਅੰਦਰ ਡਬਲ ਕੋਟਸ ਵਿੱਚ ਦ ਪਰਸਨ ਇਜ ਮਾਇਨਰ ਸੇਮੀਕੋਲਨ
ਇੱਥੇ ਜੇਕਰ ਏਜ 21 ਵਲੋਂ ਘੱਟ ਹੈ ਥੇ ਪਰਸਨ ਆਈਐਸ ਮਾਈਨਰ ਦਿਖਾਇਆ ਹੋਇਆ ਹੋਵੇਗਾ
ਏਲਸੇ ਥੇ ਪਰਸਨ ਆਈਐਸ ਮਜੋਰ ਦਿਖਾਇਆ ਹੋਵੇਗਾ
ਹੁਣ ਪ੍ਰੋਗਰਾਮ ਨੂੰ ਵੇਖੋ ਸੇਵ ਅਤੇ ਰਨ ਕਰੋ
ਸਾਨੂੰ ਆਉਟਪੁਟ ਪ੍ਰਾਪਤ ਹੁੰਦਾ ਹੈ ਕਿ ਪਰਸਨ ਇਜ ਮੇਜਰ
ਇੱਥੇ ਵਿਅਕਤੀ ਦੀ ਏਜ 25 ਹੈ ਜੋ 21 ਤੋਂ ਜਿਆਦਾ ਹੈ
ਇਸਲਈ ਪ੍ਰੋਗਰਾਮ ਦੇ ਆਉਟਪੁਟ ਵਿੱਚ ਦਿਖਾਇਆ ਹੋਵੇਗਾ ਕਿ ਥੇ ਪਰਸਨ ਆਈਐਸ ਮਜੋਰ IfElse ਆਈਐਫ ਸਟੇਟਮੇਂਟ ਦਾ ਪ੍ਰਯੋਗ ਸਟੇਟਮੇਂਟਸ ਦੇ ਵੱਖਰੇ ਸਮੂਹਾਂ ਨੂੰ ਚਲਾਉਣ ਲਈ ਕੀਤਾ ਜਾਂਦਾ ਹੈ
ਇਹ ਦਿੱਤੀਆਂ ਗਈਆਂ ਦੋ ਕੰਡੀਸ਼ੰਸ ਉੱਤੇ ਆਧਾਰਿਤ ਹੁੰਦੇ ਹਨ
ਤੁਸੀ ਆਪਣੀ ਲੋੜ ਦੇ ਆਧਾਰ ਉੱਤੇ ਜਿਆਦਾ ਕੰਡੀਸ਼ੰਸ ਵੀ ਜੋੜ ਸੱਕਦੇ ਹੋ
ਇਸਨੂੰ ਬ੍ਰਾਂਚਿੰਗ ਜਾਂ ਨਿਰਣਾਇਕ ਸਟੇਟਮੇਂਟ ਵੀ ਕਿਹਾ ਜਾਂਦਾ ਹੈ
ਹੁਣ IfElse ਆਈਐਫ ਸਟੇਟਮੇਂਟ ਲਿਖਣ ਲਈ ਸਿੰਟੈਕਸ ਉੱਤੇ ਨਜ਼ਰ ਮਾਰਦੇ ਹਾਂ
ਆਈਐਫ ਸਟੇਟਮੇਂਟ ਪਹਿਲਾਂ ਕੰਡੀਸ਼ਨ 1 ਦੀ ਜਾਂਚ ਕਰਦਾ ਹੈ
ਜੇਕਰ ਕੰਡੀਸ਼ਨ1 ਟਰੂ ਹੈ ਤਾਂ ਇਹ ਸਟੇਟਮੇਂਟ ਜਾਂ ਬਲਾਕ ਕੋਡ 1 ਨੂੰ ਚ੍ਲੋਉਂਦਾ ਹੈ
ਨਹੀਂ ਤਾਂ ਇਹ ਕੰਡੀਸ਼ਨ2 ਲਈ ਜਾਂਚ ਕਰਦਾ ਹੈ
ਜੇਕਰ ਕੰਡੀਸ਼ਨ 2 ਟਰੂ ਹੈ ਤਾਂ ਇਹ ਸਟੇਟਮੇਂਟ ਜਾਂ ਬਲਾਕ 2 ਨੂੰ ਚਾਲੋਉਂਦਾ ਹੈ
ਨਹੀਂ ਤਾਂ ਇਹ ਸਟੇਟਮੇਂਟ 3 ਜਾਂ ਬਲਾਕ ਕੋਡ 3 ਨੂੰ ਚਲਾਉਂਦਾ ਹੈ
ਇਸ ਤਰ੍ਹਾਂ ਅਸੀ ਬਲਾਕਸ ਦੁਆਰਾ ਕੋਡ ਨੂੰ ਵਧਾ ਸੱਕਦੇ ਹਾਂ ਇਸ ਬਲਾਕਸ ਵਿੱਚ ਮਲਟੀਪਲ ਕੰਡੀਸ਼ੰਸ ਹੋ ਸਕਦੀਆਂ ਹਨ
ਜਦੋਂ ਤੱਕ ਇਸਨੂੰ ਠੀਕ ਕੰਡੀਸ਼ੰਸ ਪ੍ਰਾਪਤ ਨਹੀਂ ਹੁੰਦੀਆਂ ਤੱਦ ਤੱਕ ਕੋਡ ਨਹੀ ਚੱਲੇਗਾ
ਜੇਕਰ ਸਾਰੇ ਕੰਡੀਸ਼ੰਸ ਫਾਲਸ ਹਨ ਤੱਦ ਇਹ ਅੰਤਮ ਏਲਸੇ ਭਾਗ ਨੂੰ ਚਲਾਵੇਗਾ
ਅਸੀ ਵੇਖਾਂਗੇ ਕਿ IfElse ਆਈਐਫ ਸਟੇਟਮੇਂਟ160 ਨੂੰ ਕਿਸ ਪ੍ਰਕਾਰ ਇੱਕ ਪ੍ਰੋਗਰਾਮ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ
ਸੋ ਇਕਲਿਪਸ ਉੱਤੇ ਜਾਓ
ਮੈਂ ਪਹਿਲਾਂ ਹੀ ਸਟੂਡੇਂਟ ਨਾਮਕ ਇੱਕ ਕਲਾਸ ਬਣਾ ਲਿਆ ਹੈ
ਇੱਕ ਸਟੂਡੇਂਟ ਦਾ ਗਰੇਡ ਨਿਰਧਾਰਤ ਕਰਨ ਲਈ ਇੱਕ ਪ੍ਰੋਗਰਾਮ ਲਿਖੋ
ਇਹ ਸਕੋਰ ਫ਼ੀਸਦੀ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ
ਸੋ ਮੇਨ ਮੇਥਡ ਦੇ ਅੰਦਰ ਟਾਈਪ ਕਰੋ ਇੰਟ ਸਪੇਸ ਟੈਸਟਸਕੋਰ ਇਕੁਅਲ ਟੋ 70 ਸੇਮੀਕੋਲਨ ਸਕੋਰ ਫ਼ੀਸਦੀ ਪ੍ਰਾਪਤ ਕਰਨ ਲਈ ਟੈਸਟਸਕੋਰ ਨਾਮਕ ਇਨਪੁਟ ਵੈਰਿਏਬਲ ਦਾ ਪ੍ਰਯੋਗ ਕੀਤਾ ਜਾਂਦਾ ਹੈ
ਅਗਲੀ ਲਾਈਨ ਵਿੱਚ ਟਾਈਪ ਕਰੋ ਆਈਐਫ ਬਰੈਕੇਟਸ ਦੇ ਅੰਦਰ ਟੈਸਟਸਕੋਰ ਲੈਸ ਦੇਨ 35 ਕਰਲੀ ਬਰੈਕੇਟਸ ਦੇ ਅੰਦਰ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਦੇ ਅੰਦਰ C ਗਰੇਡ ਸੇਮੀਕੋਲਨ ਜੇਕਰ ਟੈਸਟਸਕੋਰ 35 ਵਲੋਂ ਘੱਟ ਹੈ ਤਾਂ ਪ੍ਰੋਗਰਾਮ C ਗਰੇਡ ਦਿਖਾਇਆ ਹੋਇਆ ਹੋਵੇਗਾ
ਅਗਲੀ ਲਾਈਨ ਵਿੱਚ ਟਾਈਪ ਕਰੋ ਏਲਸੇ ਅਗਲੀ ਲਾਈਨ ਵਿੱਚ ਟਾਈਪ ਕਰੋ ਆਈਐਫ ਬਰੈਕੇਟਸ ਦੇ ਅੰਦਰ ਟੈਸਟਸਕੋਰ ਇਜ ਗਰੇਟਰ ਦੇਨ ਅਤੇ ਇਕਵਲ ਟੂ 35 ਏੰਡ ਟੈਸਟਸਕੋਰ ਇਜ ਲੈਸ ਦੇਨ ਅਤੇ ਇਕਵਲ ਟੂ 60 ਪੂਰੀ ਕੰਡੀਸ਼ਨ ਨੂੰ ਬਰੈਕੇਟਸ ਵਿੱਚ ਰੱਖੋ ਕਰਲੀ ਬਰੈਕੇਟ ਖੋਲੋ ਏੰਟਰ ਦਬਾਓ
ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਦੇ ਅੰਦਰ B ਗਰੇਡ ਸੇਮੀਕੋਲਨ ਇੱਥੇ ਪ੍ਰੋਗਰਾਮ ਏਲਸੇ ਇਫ ਸੇਕਸ਼ਨ ਵਿੱਚ ਦੂਜੀ ਕੰਡੀਸ਼ਨ ਦੀ ਜਾਂਚ ਕਰੇਗਾ
ਜੇਕਰ ਟੈਸਟਸਕੋਰ 35 ਅਤੇ 60 ਦੇ ਵਿੱਚ ਹੈ ਤਾਂ ਪ੍ਰੋਗਰਾਮ B ਗਰੇਡ ਦਿਖਾਇਆ ਹੋਇਆ ਹੋਵੇਗਾ
ਅਗਲੀ ਲਕੀਰ ਵਿੱਚ ਟਾਈਪ ਕਰੋ elseਬਰੈਕੇਟਸ ਦੇ ਅੰਦਰ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਦੇ ਅੰਦਰ A ਗਰੇਡਸੇਮੀਕੋਲਨ ਸੋ ਅੰਤ ਵਿਚ ਜੇਕਰ ਦੋਵੇਂ ਕੰਡੀਸ਼ੰਸ ਫਾਲਸ ਹਨ ਤਾਂ ਪ੍ਰੋਗਰਾਮ A ਗਰੇਡ ਦਿਖਾਇਆ ਹੋਵੇਗਾ
ਹੁਣ ਅਸੀ ਇਸ ਕੋਡ ਨੂੰ ਸੇਵ ਅਤੇ ਰਨ ਕਰਦੇ ਹਾਂ
ਸਾਨੂੰ ਆਉਟਪੁਟ ਵਿੱਚ A ਗਰੇਡ ਪ੍ਰਾਪਤ ਹੁੰਦਾ ਹੈ
ਇਸ ਪ੍ਰੋਗਰਾਮ ਵਿੱਚ ਸਟੂਡੇਂਟ ਦਾ ਟੈਸਟਸਕੋਰ 70 ਹੈ
ਸੋ ਆਉਟਪੁਟ ਵਿੱਚ A ਗਰੇਡ ਦਿਖਾਇਆ ਹੋਇਆ ਹੋਵੇਗਾ
ਹੁਣ ਟੈਸਟਸਕੋਰ ਨੂੰ ਬਦਲਕੇ 55 ਕਰਦੇ ਹਾਂ
ਹੁਣ ਇਸ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਇਸ ਹਾਲਤ ਵਿੱਚ ਆਉਟਪੁਟ ਵਿੱਚ B ਗਰੇਡ ਦਿਖਾਇਆ ਹੋਇਆ ਹੋਵੇਗਾ
ਅਸੀ ਕੰਡੀਸ਼ੰਸ ਦੀ ਗਿਣਤੀ ਨੂੰ ਵਧਾ ਵੀ ਸੱਕਦੇ ਹਾਂ
B ਗਰੇਡ ਆਉਟਪੁਟ ਸੇਕਸ਼ਨ ਦੇ ਬਾਅਦ ਇੱਕ ਹੋਰ ਕੰਡੀਸ਼ਨ ਜੋੜ ਦੇ ਹਾਂ
ਸੋ ਇੱਥੇ ਟਾਈਪ ਕਰੋ ਏਲਸੇ ਅਗਲੀ ਲਾਈਨ ਆਈਐਫ ਬਰੈਕੇਟਸ ਦੇ ਅੰਦਰ ਟੈਸਟਸਕੋਰ ਇਜ ਗਰੇਟਰ ਦੇਨ ਅਤੇ ਇਕਵਲ ਟੂ 60 ਏੰਡ ਟੈਸਟਸਕੋਰ ਇਜ ਲੈਸ ਦੇਨ ਅਤੇ ਇਕਵਲ ਟੂ 70 ਕਰਲੀ ਬਰੈਕੇਟਸ ਖੋਲੋ ਐਂਟਰ ਦਬਾਓ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਦੇ ਅੰਦਰ O ਗਰੇਡ ਸੇਮੀਕੋਲਨ ਇੱਥੇ ਜੇਕਰ ਟੈਸਟਸਕੋਰ 60 ਅਤੇ 70 ਦੇ ਵਿੱਚ ਹੈ ਤਾਂ ਪ੍ਰੋਗਰਾਮ O ਗਰੇਡ ਦਿਖਾਇਆ ਹੋਇਆ ਹੋਵੇਗਾ
ਹੁਣ ਸਟੂਡੇਂਟ ਦੇ ਟੈਸਟਸਕੋਰ ਨੂੰ ਬਦਲਕੇ 70 ਕਰੋ
ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ
ਸਾਨੂੰ ਨਿਮਨ ਆਉਟਪੁਟ ਪ੍ਰਾਪਤ ਹੁੰਦਾ ਹੈ
ਪ੍ਰੋਗਰਾਮ ਆਉਟਪੁਟ ਵਿੱਚ O ਗਰੇਡ ਦਿਖਾਇਆ ਹੋਇਆ ਹੋਵੇਗਾ
ਇਹ A ਗਰੇਡ ਨਹੀਂ ਹੈ ਜਿਵੇਂ ਇਸਨੂੰ ਪਹਿਲਾਂ ਦਿਖਾਇਆ ਗਿਆ ਸੀ
ਇਹ ਪ੍ਰੋਗਰਾਮ 70 ਤੋਂ ਜਿਆਦਾ ਟੈਸਟਸਕੋਰ ਲਈ A ਗਰੇਡ ਦਿਖਾਵੇਗਾ
ਕੰਡੀਸ਼ਨਲ ਸਟਰਕਚਰ ਦੀ ਕੋਡਿੰਗ ਕਰਦੇ ਸਮੇਂ ਇੱਕ ਸਟੇਟਮੇਂਟ ਨੂੰ ਟਰਮਿਨੇਟ ਕਰਦੇ ਸਮੇਂ ਇੱਕ ਸੇਮੀਕੋਲਨ ਲਗਾਉਣਾ ਯਾਦ ਰੱਖੋ
ਪਰ ਕੰਡੀਸ਼ਨ ਦੇ ਬਾਅਦ ਸੇਮੀਕੋਲਨ ਨਾਂ ਲਗਾਓ
ਕਰਲੀ ਬਰੈਕੇਟਸ ਦੇ ਅੰਦਰ ਕੋਡ ਬਲਾਕ ਜੋੜੋ ਕਰਲੀ ਬਰੈਕੇਟਸ ਵਿਕਲਪਿਕ ਹੁੰਦੇ ਹਨ ਜੇਕਰ ਬਲਾਕ ਵਿੱਚ ਇਕ ਸਿੰਗਲ ਸਟੇਟਮੇਂਟ ਹੁੰਦਾ ਹੈ
ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਆ ਗਏ ਹਾਂ
ਇਸ ਟਿਊਟੋਰਿਅਲ ਵਿੱਚ ਅਸੀਂ ਕੰਡੀਸ਼ਨਲ ਸਟੇਟਮੇਂਟਸ ਨੂੰ ਸਮਝਿਆ
ਕੰਡੀਸ਼ਨਲ ਸਟੇਟਮੇਂਟਸ ਦੀਆਂ ਕਿਸਮਾਂ ਨੂੰ ਸੂਚੀਬੱਧ ਕੀਤਾ
ਜਾਵਾ ਪ੍ਰੋਗਰਾਮ ਵਿੱਚ ਕੰਡੀਸ਼ਨਲ ਸਟੇਟਮੇਂਟਸ ਆਈਐਫ ਆਈਐਫ ਏਲਸੇ ਅਤੇ ਆਈਐਫ ਏਲਸੇ ਆਈਐਫ ਨੂੰ ਵਰਤ ਕੇ ਦੇਖਿਆ ਹੁਣ ਕੰਡੀਸ਼ਨਲ ਸਟੇਟਮੇਂਟਸ ਆਈਐਫ ਆਈਐਫ ਏਲਸੇ ਅਤੇ ਆਈਐਫ ਏਲਸੇ ਆਈਐਫ ਸਟੇਟਮੇਂਟਸ ਦਾ ਪ੍ਰਯੋਗ ਕਰਕੇ ਜਾਵਾ ਪ੍ਰੋਗਰਾਮ ਲਿਖਣ ਦਾ ਇਕ ਅਸਾਇਨਮੈਂਟ ਲਵੋ
ਆਈਐਫ ਸਟੇਟਮੇਂਟ ਦਾ ਪ੍ਰਯੋਗ ਕਰਕੇ ਦੋ ਵੇਲਿਉਜ ਦੀ ਤੁਲਣਾ ਕਰਨ ਲਈ ਇੱਕ ਜਾਵਾ ਪ੍ਰੋਗਰਾਮ ਲਿਖੋ ਇਹ ਜਾਂਚ ਕਰਨ ਲਈ ਇੱਕ ਜਾਵਾ ਪ੍ਰੋਗਰਾਮ ਲਿਖੋ ਕਿ ਦਿੱਤੀ ਗਈ ਗਿਣਤੀ ਈਵਨ ਹੈ ਜਾਂ ਓਡ ਹੈ
ਸੰਕੇਤ ਆਈਐਫ ਏਲਸੇ ਸਟੇਟਮੇਂਟ ਦਾ ਪ੍ਰਯੋਗ ਕਰੋ
ਤਿੰਨਸੰਖਿਆਵਾਂਵਿੱਚੋਂ ਸਭਤੋਂ ਵੱਡੀ ਗਿਣਤੀ ਪਤਾ ਕਰਨ ਲਈ ਇੱਕ ਜਾਵਾ ਪ੍ਰੋਗਰਾਮ ਲਿਖੋ
ਸੰਕੇਤ ਆਈਐਫ ਏਲਸੇ ਆਈਐਫ ਸਟੇਟਮੇਂਟ ਦਾ ਪ੍ਰਯੋਗ ਕਰੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਉੱਤੇ ਉੱਤੇ ਉਪਲੱਬਧ ਵੀਡੀਓ ਵੇਖੋ
ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕੰਟੈਕਟ ਏਟੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਉੱਤੇ ਉਪਲੱਬਧ ਹੈ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੋਮ੍ਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਧੰਨਵਾਦ।